ਇਸ ਤਸਵੀਰ ਵਿੱਚ ਇੱਕ ਵਿਜੇ ਲਿਖਿਆ ਹੋਇਆ ਲੈੱਟਰ ਦਿਖਾਈ ਦੇ ਰਿਹਾ ਹੈ ਇਕ ਬਿਲਡਿੰਗ ਦਿਖਾਈ ਦੇ ਰਹੀ ਹੈ।

ਅੰਦਰ ਇੱਕ ਵਿੰਡੋ ਦਿਖਾਈ ਦੇ ਰਹੀ ਹੈ ਇੱਕ ਪੱਖਾ ਦਿਖਾਈ ਦੇ ਰਹਾ ਹੈ ਲੋਹੇ ਦੀ ਇੱਕ ਪਾਈਪ ਦਿਖਾਈ ਦੇ ਰਹੀ ਹੈ।

ਅਤੇ ਕੁਝ ਲੋਕ ਦਿਖਾਈ ਦੇ ਰਹੇ ਰਨ ਡੈਕੋਰੇਸ਼ਨ ਕੀਤੀ ਹੋਈ ਨਜ਼ਰ ਆ ਰਹੀ ਹੈ ਕੁਝ ਲੋਹੇ ਦੀਆਂ ਪਾਈਪਾਂ ਨਜ਼ਰ ਆ ਰਹੀ ਹਨ ਗੱਡੀ ਦਿਖਾਈਆਂ ਦੇ ਰਿਹੀਆਂ ਹਨ।

ਅਤੇ ਇੱਕ ਮਾਈਕ ਦਿਖਾਈ ਦੇ ਰਹਾ ਹੈ ਲੜਕਿਆਂ ਦੇ ਚਿਹਰੇ ਬਲਰ ਦਿਖਾਈ ਦੇ ਰਹੇ ਹਨ ਕੁਝ ਬੋਟਲਸ ਦਿਖਾਈ ਦੇ ਰਹੀਆਂ ਹਨ ਇੱਕ ਗਰੀਨ ਬਲੈਕ ਬੋਰਡ ਦਿਖਾਈ ਦੇ ਰਹਾ ਹੈ।

ਇਸ ਤਸਵੀਰ ਵਿੱਚ ਇਕ ਟੁਟੀ ਜਗ੍ਹਾ ਦਿਖਾਈ ਦੇ ਰਹੀ ਹੈ ਮਿੱਟੀ ਦਿਖਾਈ ਦੇ ਰਹੀ ਹੈ ਧਰੇਕ ਦੀ ਛਾਂ ਦਿਖਾਈ ਦੇ ਰਹੀ ਹੈ ਲੋਹੇ ਦੀ ਗ੍ਰਿਲ ਦਿਖਾਈ ਦੇ ਰਹੀ ਹੈ।

ਦਿਵਾਰ ਤੇ ਫਿਰੋਜ਼ੀ ਅਤੇ ਬਲੂ ਵ੍ਹਾਈਟ ਪੇਂਟ ਹੋਇਆ ਨਜ਼ਰ ਆ ਰਿਹਾ ਹੈ ਵਿੰਡੋ ਦਿਖਾਈ ਦੇ ਰਹੀਆਂ ਹਨ ਮੋਟਰਸਾਈਕਲ --

ਅਤੇ ਸੜਕ ਆਵਾਜਾਈ ਅਤੇ ਰਾਜ ਮੰਗਾਂ ਦਾ ਮੰਤਰਾਲਾ ਕਾਲਾ ਟਿੱਬਾ ਵੀ ਪਲਾਜਾ ਵਿੱਚ ਤੁਹਾਡਾ ਸਵਾਗਤ ਹੈ ਲਿਖਿਆ ਨਜ਼ਰ ਆ ਰਿਹਾ ਹੈ।

। ਇਸ ਤਸਵੀਰ ਵਿੱਚ ਇੱਕ ਰੋਡ ਨਜ਼ਰ ਆ ਰਿਹਾ ਹੈ ਸੜਕ ਦਿਖਾਈ ਦੇ ਰਹੀ ਹੈ।

ਇਸ ਤਸਵੀਰ ਵਿੱਚ ਇੱਕ ਕੱਚਾ ਰਸਤਾ ਦਿਖਾਈ ਦੇ ਰਹਾ ਹੈ ਇੱਕ ਗੱਡੀ ਦਿਖਾਈ ਦੇ ਰਹੀ ਐ।

ਅਤੇ ਇੱਕ ਸੁਰੰਗ ਨਜ਼ਰ ਆ ਰਹੀ ਹੈ ਇੱਕ ਔਰਤ ਨਜ਼ਰ ਆ ਰਹੀ ਹੈ ਕੁਛ ਲੜਕੇ ਦਿਖਾਈ ਦੇ ਰਹੇ ਹਨ।

ਕਾਫੀ ਸਾਰੀਆਂ ਚੇਅਰਸ ਦਿਖਾਈ ਦੇ ਰਹੀਆਂ ਹਨ ਉੱਪਰ ਬੈਠੇ ਲੋਗ ਦਿਖਾਈ ਦੇ ਰਹੇ ਹਨ ਬੱਚੇ ਦਿਖਾਈ ਦੇ ਰਹੇ ਇੱਕ ਛੋਟੀ ਜਿਹੀ ਪਿਆਰੀ ਜੀ ਦਿਵਾਰ ਤੇ ਇੱਕ ਬੋਰਡ ਦਿਖਾਈ ਦੇ ਰਿਹਾ ਹੈ ਲਾਈਟਾਂ ਦਿਖਾਈ ਦੇ ਰਹੀਆਂ ਹਨ।

ਤੇ ਇੱਕ ਆਦਮੀ ਦਿਖਾਈ ਦੇ ਰਹਾ ਹੈ ਸਟੰਟ ਕਰਦਾ ਨਜ਼ਰ ਆ ਰਿਹਾ ਹੈ ਇੱਕ ਮਿਰਰ ਦਿਖਾਈ ਦੇ ਰਹਾ ਹੈ ਉਸ ਵਿੱਚ ਇੱਕ ਬੱਚੀ ਬੱਚਾ ਦਿਖਾਈ ਦੇ ਰਹਾ ਹੈ।

ਇਸ ਤਸਵੀਰ ਵਿੱਚ ਇੱਕ ਕਮਰਾ ਦਿਖਾਈ ਦੇ ਰਹਾ ਹੈ ਇੱਕ ਡਰਮ ਦਿਖਾਈ ਦੇ ਰਹਾ ਹੈ ਇੱਕ ਰੈਡ ਬਲੂ ਮਸ਼ੀਨ ਦਿਖਾਈ ਦੇ ਰਹੀ ਹੈ।